ਇਸ ਤਸਵੀਰ ਵਿੱਚ ਇੱਕ ਨਾਨਕੀ ਹਵੇਲੀ ਦਿਖਾਈ ਦੇ ਰਹੀ ਹੈ ਵੈਸੇ ਬਹੁਤ ਪਿਆਰੀ ਲੱਗ ਰਹੀ ਹੈ ਇੱਕ ਗਾਰਡਨ ਦਿਖਾਈ ਦੇ ਰਹਾ ਹੈ ਗਮਲੇ ਦਿਖਾਈ ਦੇ ਰਹੇ ਹਨ।

ਕੁੱਛ ਤਾਰਾਂ ਦਿਖਾਈ ਦੇ ਰਾਹੀਆਂ ਹਨ ਅਤੇ ਹੋਰ ਵੀ ਲੋਹੇ ਦਾ ਕਈ ਸਾਰਾ ਸਮਾਨ ਦਿਖਾਈ ਦੇ ਰਿਹਾ ਹੈ ਮਿੱਟੀ ਦੇ ਡੇਰ ਦਿਖਾਈ ਦੇ ਰਹੇ ਹਨ।

ਤੇ ਦੀਵਾਰ ਲਾਈਟਾਂ ਵੀ ਦਿਖਾਈ ਦੇ ਰਹੇ ਹਨ ਦੀਵਾਰ ਤੇ ਪੇਂਟ ਕੀਤਾ ਦਿਖਾਈ ਦੇ ਰਿਹਾ ਇੱਕ ਤਸਵੀਰ ਲੱਗੀ ਦਿਖਾਈ ਦੇ ਰਹੀ ਹੈ।

ਦੀਵਾਰ ਤੇ ਲੱਗੇ ਹੋਏ ਪੋਸਟਰ ਦਿਖਾਈ ਦੇ ਰਹੇ ਹਨ ਦਰਵਾਜਾ ਦਿਖਾਈ ਦੇ ਰਹਾ ਹੈ ਵਿੰਡੋਜ਼ ਦਿਖਾਈ ਦੇ ਰਾਹੀਆਂ ਹਨ ਅਤੇ ਆਸਮਾਨ ਦਿਖਾਈ ਦੇ ਰਹਾ ਹੈ।

ਔਰ ਦੋ ਦੋ ਦਰਖਤ ਨਜ਼ਰ ਆ ਰਹੇ ਹਨ ਤੇ ਦੋ ਦਰੱਖਤ ਆਸ ਪਾਸ ਨਜ਼ਰ ਆ ਰਹੇ ਹਨ।

ਖੰਬੇ ਨਜ਼ਰ ਆ ਰਹੇ ਹਨ ਕੁਝ ਤਾਰਾ ਨਜ਼ਰ ਆ ਰਹੀਆਂ ਹਨ ਅਸਮਾਨ ਦਿਖਾਈ ਦੇ ਰਹਾ ਹੈ।

ਬੋਹੁਤ ਸਾਰੇ ਬੈਲੂਨ ਨਜ਼ਰ ਆ ਰਹੇ ਹਨ ਤੇ ਬੋਹੁਤ ਸਾਰੀਆਂ ਲਾਈਟਾਂ ਨਜਰ ਆ ਰਹੀਆਂ ਹਨ ਅਤੇ ਕੁੱਛ ਮੇਂ ਗਮਲੇ ਦਿਖਾਈ ਦੇ ਰਹੇ ਹਨ।

ਇਸ ਤਸਵੀਰ ਕੁਰਸੀਆ ਨਜ਼ਰ ਆ ਰਹੀ ਹਨ ਟਾਇਰ ਲੱਗੇ ਦਿਖਾਈ ਦੇ ਰਹੇ ਹਨ ਇੱਕ ਕਾਊਂਟਰ ਦਿਖਾਈ ਦੇ ਰਿਹਾ ਹੈ ਇੱਕ।

ਅਤੇ ਬਲੈਕ ਕਲਰ ਨਜ਼ਰ ਆ ਰਿਹਾ ਹੈ ਵਿੰਡੋਜ ਨਜ਼ਰ ਆ ਰਹੇ ਹਨ ਪਸਿੰਜਰ ਨਜ਼ਰ ਆ ਰਹੇ ਹਨ।

ਇਸ ਤਸਵੀਰ ਵਿੱਚ ਇੱਕ ਗੈਰੇਜ ਦਿਖਾਈ ਦੇ ਰਿਹਾ ਹੈ ਇਕ ਮੋਟਰਸਾਈਕਲ ਦਿਖਾਈ ਦੇ ਰਿਹਾ ਹੈ ਇਕ ਯੈਲੋ ਪਾਈਪ ਦਿਖਾਈ ਦੇ ਰਹੀ ਹੈ।

ਇਸ ਤਸਵੀਰ ਵਿੱਚ ਇੱਕ ਦਿਖਾਈ ਦੇ ਰਹਾ ਹੈ ਮੋਟਰਸਾਈਕਲ ਦਿਖਾਈ ਦੇ ਰਹੇ ਹੈਂ।

ਗਮਲੇ ਦਿਖਾਈ ਦੇ ਰਹੇ ਹਨ ਦਰਵਾਜੇ ਦਿਖਾਈ ਦੇ ਰਹੇ ਹਨ ਅਤੇ ਉੱਪਰ ਵੈਲਕਮ ਲਿਖਿਆ ਦਿਖਾਈ ਦੇ ਰਿਹਾ ਹੈ।

ਦਿਖਾਈ ਦੇ ਰਹੇ ਟੈਂਟ ਦਿਖਾਈ ਦੇ ਰਹੇ ਹਨ ਅਤੇ ਦੀਵਾਰ ਦੇ ਲੱਗੇ ਪੋਸਟਰ ਦਿਖਾਈ ਦੇ ਰਹੇ ਹਨ ਪੱਖੇ ਦਿਖਾਈ ਦੇ ਰਿਹਾ ਹਨ।

ਅਤੇ ਇੱਕ ਡੱਬਾ ਦਿਖਾਈ ਦੇ ਰਿਹਾ ਹੈ ਇੱਕ ਟਰੱਕ ਦਿਖਾਈ ਦੇ ਰਿਹਾ ਹੈ।

ਸਾਹਮਣੇ ਇੱਕ ਪੱਖਾ ਚੱਲਦਾ ਹੋਇਆ ਦਿਖਾਈ ਦੇ ਰਹਾ ਹੈ ਇੱਕ ਲਾਈਟ ਦਿਖਾਈ ਦੇ ਰਹੀ ਹੈ ਇੱਕ ਕੁਰਸੀ ਦਿਖਾਈ ਦੇ ਰਹੀ ਹੈ।

ਜੈਕਟਆਂ ਟੰਗੀਆਂ ਦਿਖਾਈ ਦੇ ਰਹੀਆਂ ਹਨ ਕੋਟ ਟੰਗੇ ਦਿਖਾਈ ਦੇ ਰਹੇ ਹਨ ਪੈਂਡਸ ਦਿਖਾਈ ਦੇ ਰਹੀਆਂ ਹਨ ਬੈਲਟ ਦਿਖਾਈ ਦੇ ਰਹੀਆਂ ਹਨ ਲਾਈਟਾਂ ਦਿਖਾਈ ਦੇ ਰਹੀਆਂ ਹਨ।